ਠੀਕ ਆ ਸਿੰਦਰੇ ਬਾਅਦ ਚ ਕਰਨੀ ਆਂ।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

ਖੁਸ਼ੀ ਦੀ ਭਾਲ। ਇੱਕ ਰਾਜਾ ਸੀ। ਬੜਾ ਵੱਡਾ ਰਾਜ ਸੀ ਉਸਦਾ। ਦੂਰ-ਦੂਰ ਤੱਕ ਫੈਲਿਆ ਹੋਇਆ ਸੀ ਜੋ ਉਸਨੇ ਕਈ ਲੜਾਈਆਂ ਲੜ ਕੇ ਸਥਾਪਤ ਕੀਤਾ ਸੀ। ਉਸ ਨੇ ਆਪਣੇ

ਉਸ ਦੇ ਕੋਲ ਕਿਸੇ ਵੀ ਚੀਜ ਦੀ ਕਮੀ ਨਹੀਂ ਸੀ। ਉਸ ਦੇ ਆਹ ਖਜਾਨੇ ਹਰੇ ਅਹ ਹੀਰੇ ਜਾਇਦਾਦਾਂ ਨਾਲ ਭਰੇ ਹੋਏ ਸਨ। ਮੰਤਰੀ ਸੰਤਰੀ ਅਤੇ ਅਹਿ ਅਹ ਅਹਿਲਕਾਰ ਹਰ ਵੇਲੇ ਉਸ ਦੀ ਜੀ ਹਜੂਰੀ ਕਰਦੇ ਅਹ ਕਰਨ ਵਿੱਚ ਲੱਗੇ ਹੋਏ ਸਨ। ਨੌਕਰ-ਚਾਕਰ ਵੀ ਉਸ ਵਿੱਚ ਕੋਈ ਕਮੀ ਨਹੀਂ ਰੱਖਦੇ ਸਨ। ਉਸ ਕੋਲ ਘੋੜੇ, ਫੌਜਾਂ ਸਨ। ਮਹਿਲ ਮੜੀਆਂ, ਐਸ਼ ਆਰਾਮ ਦਾ ਸਮਾਨ ਅਤੇ ਹੋਰ ਸਾਰੀ ਸੁੱਖ ਸੁਵਿਧਾਵਾਂ ਸਨ। ਪਰ ਇੱਕ ਵਾਰੀ ਉਹ ਬੀਮਾਰ ਪੈ ਗਿਆ। ਉਹ ਉਦਾਸ ਰਹਿਣ ਲੱਗਾ ਕਿ ਉਸ ਦਾ ਏਡਾ ਵੱਡਾ ਰਾਜ ਹੈ ਪਰ ਉਸ ਦਾ ਸਾਰਾ ਰਾਜ ਭਾਗ ਕੰਮ ਕਰਨ ਲਈ ਅਹ ਕੰਮ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਰਹੀ। ਉਹ ਪਲੰਘ ਤੋਂ ਉਠ ਅਹ ਉਹ ਪਲੰਘ ਤੋਂ ਨਾ ਹੀ ਉਠੇ। ਨਾ ਹੀ ਉਹ ਸਭਾ ਆਦਿ ਕਰੇ ਅਤੇ ਨਾ ਹੀ ਰਾਣੀ, ਪਰਿਵਾਰ, ਮੰਤਰੀ-ਸੰਤਰੀ ਬਾਰੇ ਸੋਚੇ ਅਤੇ ਇੱਕ ਦਿਨ ਉਸ ਨੂੰ ਸੋਚ ਪੈ ਗਈ। ਉਸ ਨੇ ਦੂਰ-ਦੂਰ ਤੋਂ ਹਕੀਮਾਂ, ਵੈਦਾਂ ਨੂੰ ਬੁਲਾਇਆ ਅਤੇ ਆਪਣੀ ਆਪਣੀ ਸਮਝ ਮੁਤਾਬਕ ਦਵਾ ਦਾਰੂ ਕੀਤੀ ਪਰ ਰ ਅਹ ਰਾਜੇ ਦੀ ਬੀਮਾਰੀ ਵਿੱਚ ਕੋਈ ਫਰਕ ਨਾ ਪਿਆ। ਆਖਰ ਚ ਕਿਸੇ ਨੇ ਅਹ ਨੇ ਉਨ੍ਹਾਂ ਨੂੰ ਪੁਰਾਣੇ ਤਜਰਬੇ ਵਾਲੇ ਵੈਦ ਬਾਰੇ ਦੱਸਿਆ।

ਜੇਕਰ ਇਸ ਨੂੰ ਕਿਸੇ ਸੁਖੀ ਅਤੇ ਖੁਸ਼ਾਲ ਮਿਜਾਜ ਬੰਦੇ ਦੀ ਕਮੀਜ ਪਵਾਈ ਜਾਵੇ। ਫਿਰ ਕੀ ਸੀ, ਰਾਜੇ ਦੇ ਸਿਪਾਹੀ, ਅਹਿਲਕਾਰ, ਉਸ ਬੰਦੇ ਨੂੰ ਅਹ ਦੀ ਭਾਲ ਵਿੱਚ ਨਿਕਲ ਗਏ।

ਸਾਰੇ ਰਾਜ ਵਿੱਚ ਢਿੰਡੋਰਾ ਪਿਟਵਾ ਦਿੱਤਾ ਗਿਆ ਕਿ ਜੋ ਬੰਦਾ ਸੁਖੀ ਬੰਦੇ ਨੂੰ ਲੈ ਕੇ ਉਸ ਰਾਜੇ ਕੋਲ ਆਏਗਾ, ਉਸ ਨੂੰ ਇੱਕ ਵੱਡਾ ਮਹਿਲ ਅਤੇ ਢੇਰ ਸਾਰਾ ਇਨਾਮ ਦਿੱਤਾ ਜਾਵੇਗਾ। ਕਹਿਣ ਦੀ ਦੇਰ ਸੀ ਕਿ ਲੋਕ ਸੁਖੀ ਅਤੇ ਖੁਸ਼ ਬੰਦੇ ਦੀ ਭਾਲ ਵਿੱਚ ਲੱਗ ਗਏ। ਉਧਰ ਰਾਜੇ ਦੇ ਸਿਪਾਹੀ ਸ਼ਹਿਰ-ਸ਼ਹਿਰ, ਪਿੰਡ-ਪਿੰਡ, ਗਲੀ, ਮੁਹੱਲੇ ਵਿੱਚ ਜਾਂਦੇ ਅਤੇ ਹਰ ਇੱਕ ਤੋਂ ਪੁੱਛਦੇ ਕਿ ਭਾਈ ਤੂੰ ਸੁੱਖੀ ਆ। ਅਗਲਾ ਅੱਗੇ ਆਪਣਾ ਰੌਣਾ ਰੌਣ ਲੱਗ ਜਾਂਦਾ। ਮੇਰਾ ਤਾਂ ਜੀ ਜਵਾਨ ਪੁੱਤ ਪਿਛਲੇ ਸਾਲ ਮਰ ਗਿਆ। ਉਹ ਧਾਹਾਂ ਮਾਰ ਮਾਰ ਕੇ ਰੋਣ ਲੱਗ ਜਾਂਦਾ। ਮੇਰੇ ਘਰ ਦੇ ਵਿੱਚ ਮੇਰੀ ਸੱਸ ਕਲੇਸ਼ ਕਰਦੀ ਹੈ। ਮੇਰਾ ਮੈਂ ਤਾਂ ਬੜਾ ਦੁਖੀ ਹਾਂ। ਦੂਸਰਾ ਕਹਿੰਦਾ ਮੇਰੇ ਬੱਚੇ ਹੀ ਮੇਰਾ ਕਿਹਾ ਨਹੀਂ ਮੰਨਦੇ ਅਤੇ ਬਾਹਰ ਹੋ ਗਏ ਹਨ ਅਹ ਹਨ। ਮੈਂ ਬਹੁਤ ਪਰੇਸ਼ਾਨ ਹਾਂ। ਹਰ ਕੋਈ ਕਹਿੰਦਾ। ਕੁਝ ਚਿਰ ਹੋਇਆ ਮੇਰੇ ਮੇਰੇ ਘਰ ਵਾਲਾ ਰੱਬ ਨੂੰ ਪਿਆਰਾ ਹੋ ਗਿਆ। ਮੇਰੇ ਜਿੰਨਾ ਕੋਈ ਹੋਰ ਕੋਈ ਦੁੱਖੀ ਨਹੀਂ ਹੋ ਸਕਦਾ। ਇੱਕ ਔਰਤ ਕਹਿੰਦੀ ਮੇਰੇ ਘਰ ਵਾਲਾ ਸ਼ਰਾਬ ਪੀਂਦਾ ਅਤੇ ਸਾਰੇ ਟੱਬਰ ਨੂੰ ਦੁਖੀ ਕਰ ਛੱਡਿਆ ਏ, ਮੈਨੂੰ ਮਾਰਦਾ ਏ। ਮੈਂ ਦੂਸਰੀ ਆਖਦੀ ਜੋ so ਰਾਜੇ ਦੇ ਸਿਪਾਹੀ ਸਾਰਾ ਦਿਨ ਖਾਕ ਛਾਣ ਕੇ ਵਾਪਸ ਆ ਗਏ। ਅਹ ਪਰ ਇੱਕ ਬੰਦਾ ਵੀ ਅਹ ਇਹ ਨਾ ਆਖ ਅਹ ਇੱਕ ਬੰਦੇ ਨੇ ਇਹ ਵੀ ਨਹੀਂ ਆਖਿਆ ਕਿ ਮੈਂ ਸੁਖੀ ਹਾਂ। ਇਸ ਤਰ੍ਹਾਂ ਕਾਫੀ ਦਿਨ ਬੀਤ ਗਏ। ਰਾਜੇ ਦੀ ਖੁਰਾਕ ਵੀ ਘਟਦੀ ਗਈ। ਰਾਜਾ ਹੋਰ ਕਮਜੋਰ ਹੋਣ ਲੱਗਾ। ਇੱਕ ਦਿਨ ਰਾਜੇ ਦੇ ਸਿਪਾਹੀ ਘੁੰਮਦੇ-ਘੁੰਮਦੇ ਇੱਕ ਪਹਾੜੀ ਕੋਲ ਚਲੇ ਗਏ। ਉਥੇ ਇੱਕ ਬੰਸੀ ਅਹ ਬੰਸੀ ਦੀ ਸੁਰੀਲੀ ਆਵਾਜ ਸੁਣੀ। ਉਧਰ ਤੇ ਉਹ ਉਧਰ ਨੂੰ ਤੁਰ ਪਏ। ਉਥੇ ਇੱਕ ਆਹ ਮੁੰਡਾ ਆਹ ਭੇਡਾਂ ਚਰਾ ਰਿਹਾ ਸੀ। ਸੀ ਤੇ ਬੰਸੀ ਦੀ ਅਹ ਬੰਸਰੀ ਦੀ ਆਵਾਜ ਸੁਣ ਕੇ ਗੀਤ ਗਾ ਰਿਹਾ ਸੀ। ਉਹ ਅਹ ਉਹ ਉਸ ਪਾਸੇ ਗਏ ਅਤੇ ਕਹਿਣ ਲੱਗੇ ਬੇਟਾ ਤੂੰ ਖੁਸ਼ ਆ। ਉਹ ਕਹਿੰਦਾ ਹਾਂ ਮੈਂ ਬਹੁਤ ਖੁਸ਼ ਹਾਂ। ਮੈਂ ਜਵਾਬ ਦਿੱਤਾ। ਤਾਂ ਉਸਨੇ ਜਵਾਬ ਦਿੱਤਾ। ਫਿਰ ਤੂੰ ਸਚਮੁੱਚ ਬਹੁਤ ਸੁਖੀ ਹੋਵੇਗਾ। ਉਹ ਇੱਕਠੇ ਹੀ ਬੋਲ ਪਏ। ਆਹ ਕਹਿੰਦਾ ਹਾਂ, ਮੈਂ ਬਹੁਤ ਸੁਖੀ ਹਾਂ। ਮੁੰਡਾ ਬੋਲਿਆ। ਸਿਪਾਹੀ ਕਹਿਣ ਲੱਗੇ ਕਿ ਬਹੁਤ ਖੁਸ਼ ਹੋਏ ਜਿਵੇਂ ਉਨ੍ਹਾਂ ਨੂੰ ਕੋਈ ਖਜਾਨਾ ਲੱਭ ਗਿਆ ਹੋਵੇ। ਅੱਛਾ ਤੂੰ ਸਾਨੂੰ ਆਪਣੀ ਕਮੀਜ ਦੇ ਦੇ। ਤੈਨੂੰ ਰਾਜੇ ਪਾਸੋਂ ਬਹੁਤ ਸਾਰਾ ਇਨਾਮ ਮਿਲੇਗਾ। ਇੱਕ ਸਿਪਾਹੀ ਨੇ ਕਿਹਾ। ਉਹ ਨੰਗਾ ਧੜੰਗਾ ਮੁੰਡਾ ਖੂਬ ਹੱਸਿਆ ਤੇ ਕਹਿਣ ਲੱਗਿਆ

ਹਾਂ, ਮੈਂ ਬਹੁਤ ਬੜਾ ਖੁਸ਼ ਹਾਂ। ਹਰ ਰੋਜ ਭੇਡਾਂ ਚਰਾਉਂਦਾ ਆ। ਕੁਦਰਤ ਦੇ ਨਜਾਰੇ ਦੇਖਦਾ ਹਾਂ ਅਤੇ ਬੰਸਰੀ ਵਜਾ ਕੇ ਗੀਤ ਗਾਉਂਦਾ ਹਾਂ। ਮੁੰਡੇ ਦੇ ਅਹ ਨੇ ਦਿਲ ਦੀ ਗੱਲ ਕਹੀ। ਰਾਜੇ ਨੇ ਅਹ ਰਾਜੇ ਦੇ ਸਿਪਾਹੀ ਨਿਰਾਸ਼ ਹੋ ਕੇ ਮੁੜ ਗਏ ਅਤੇ ਸਾਰੀ ਗੱਲ ਰਾਜੇ ਨੂੰ ਦੱਸੀ। ਸੁਣ ਕੇ ਰਾਜਾ ਸੋਚਣ ਲੱਗ ਪਿਆ ਕਿ ਆਹ ਜਿਸ ਕੋਲ ਕਮੀਜ ਨਹੀਂ ਹੈ, ਉਹ ਖੁਸ਼ ਕਿਦਾਂ ਰਹਿ ਸਕਦਾ ਹੈ ਤੇ ਭਲਾ ਉਹ ਕਿਉਂ ਉਦਾਸ ਹੈ। ਮੈਨੂੰ ਪਰਮਾਤਮਾ ਦੇ ਇੰਨੀਆਂ ਦਾਤਾਂ ਦਿੱਤੀਆਂ ਹਨ। ਉਸ ਨੂੰ ਅਹ ਉਸ ਨੇ ਰੱਬ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਮਨ ਨੂੰ ਤੜਕਾ ਅਹ ਤਕੜਾ ਕਰਕੇ ਆਪਣੀ ਬੀਮਾਰੀ ਨੂੰ ਅਹ ਬੀਮਾਰੀ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗਾ। ਕੁਝ ਹੀ ਦਿਨ ਹੋਏ ਸਨ। ਰਾਜਾ ਤੰਦਰੁਸਤ ਹੋ ਗਿਆ ਅਹ ਗਿਆ। ਹਰਕਤ ਜਿਹੀ ਜਿੰਦਗੀ, ਇੱਕੋ ਜਗ੍ਹਾ ਖੜ੍ਹਾ ਪਾਣੀ ਸੜਦਾ ਮਾਰਦਾ ਜਾਂਦਾ ਹੈ। ਲਗਾਤਾਰ ਵਹਿੰਦਿਆਂ ਅਹ ਲਗਾਤਾਰ ਵਹਿੰਦਿਆਂ ਨਦੀ ਨਦੀਆਂ ਅਤੇ ਸਮੁੰਦਰ ਆਪਣੇ ਸੁੰਦਰਤਾ ਨੂੰ ਨਿਰਮਲ ਅਤੇ ਕੁਦਰਤੀ ਘਾਟ ਮਹਿਸੂਸ ਕਰਦੇ ਹਨ। ਇਸੇ ਤਰ੍ਹਾਂ ਜਿੰਦਗੀ ਦਾ ਅਹ ਦਾ ਮਕਸਦ ਵੀ ਵਿਕਾਸ ਕਰਨਾ ਹੈ। ਨਾ ਹੀ ਇੱਕੋ ਥਾਂ ਖਲੋ ਜਾਣਾ। ਪੰਡਿਤ ਨਹਿਰੂ ਜੀ ਨੇ ਕਿਹਾ ਹੈ ਕਿ ਜਿੰਦਗੀ ਦਾ ਵਿਕਾਸ ਸਿਧਾਂਤ ਹੈ- ਸਿਖਰ ਤੇ ਜਾਣਾ ਹੈ। ਹਕੀਕਤ ਵਿੱਚ ਅਜਿਹੇ ਲੋਕ ਜੋ ਆਪਣੀ ਜਿੰਦਗੀ ਵਿੱਚ ਇਕੋ ਹੀ ਥਾਂ ਖਲੋ ਜਾਂਦੇ ਹਨ, ਅੱਗੇ ਨਹੀਂ ਤੁਰਦੇ। ਉਹ ਜਿੰਦਗੀ ਵਿੱਚ ਕੁਝ ਨਹੀਂ ਕਰ ਸਕਦੇ। ਉਹ ਹਮੇਸ਼ਾ ਦੂਸਰਿਆਂ ਤੇ ਨਿਰਭਰ ਕਰਦੇ ਹਨ। ਜਾਂ ਤਾਂ ਜੇਕਰ ਵਿਅਕਤੀ ਅੱਗੇ ਤੁਰਦਾ ਜਾਂਦਾ ਹੈ, ਤਾਂ ਉਹ ਨਾ ਤਾਂ ਅਹ ਤਾਂ ਵਿਕਾਸ ਤੋਂ ਪਰ੍ਹੇ ਰਹਿੰਦਾ ਹੈ ਅਤੇ ਨਾ ਕਦੇ ਵਿਨਾਸ਼ ਵੱਲ ਜਾਂਦਾ ਹੈ। ਜੇਕਰ ਅਸੀਂ ਵਿਕਾਸ ਦੇ ਰਾਹ ਤੇ ਤੁਰਦੇ-ਤੁਰਦੇ ਜਾਂਦੇ ਹਾਂ ਤਾਂ ਵਿਕਾਸ ਦਾ ਅਰਥ ਹੋਣਾ ਚਾਹੀਦਾ ਹੈ। ਵਿਕਾਸ ਦਾ ਅਰਥ ਹੈ ਕਿ ਜਿੰਦਗੀ ਨੂੰ ਵੱਧ ਤੋਂ ਵੱਧ ਜਾਣਿਆ, ਬੁੱਝਿਆ ਅਤੇ ਸਮਝਿਆ ਜਾਵੇ। ਉਚਾ ਤੇ ਚੰਗਾ ਸੋਚਿਆ ਜਾਵੇ ਜਿਸ ਨਾਲ ਸੰਸਾਰ ਵਿੱਚ ਭਾਈਚਾਰੇ ਨੂੰ ਆਪਣੇ ਸੁਪਨਿਆਂ ਅੰਦਰ ਵੇਖਦੇ ਹਾਂ। ਹਰ ਇੱਕ ਇਨਸਾਨ ਨੂੰ ਆਪਣੇ ਸੁਪਨੇ ਦੇਖਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਪੂਰਾ ਵੀ ਕਰਨਾ ਚਾਹੀਦਾ ਹੈ। ਉਸ ਦੀ ਸਿਰਜਣਾ ਲਈ ਆਪਣਾ ਯੋਗਦਾਨ ਵੀ ਪਾਇਆ ਜਾਵੇ। ਸ਼ਾਂਤੀ ਦੇ ਪਥ ਤੇ ਨਿਰੰਤਰ ਅੱਗੇ ਵਧਿਆ ਜਾਵੇ। ਜਦੋਂ ਤੱਕ ਕਿਸੇ ਮੰਜਿਲ ਨੂੰ ਪ੍ਰਾਪਤ ਕਰਕੇ ਅਹ ਕਰਨ ਦਾ ਉਦੇਸ਼ ਨਹੀਂ ਤੈਅ ਕੀਤਾ ਜਾਂਦਾ, ਉਦੋਂ ਤੱਕ ਅਹ ਅਸੀਂ ਉਸ ਮੰਜਿਲ ਨੂੰ ਨਹੀਂ ਪਾ ਸਕਦੇ। ਜਦੋਂ ਸਾਡੇ ਅੰਦਰ ਉਸ ਮੰਜਿਲ ਨੂੰ ਪਾਉਣ ਦਾ ਜਜਬਾ ਆ ਜਾਂਦਾ ਹੈ ਤਾਂ ਅਸੀਂ ਉਸ ਮੰਜਿਲ ਨੂੰ ਪਾ ਲੈਂਦੇ ਹਾਂ। ਜਿਸ ਅੰਦਰ ਜਿਸ ਵਿਅ ਅਹ ਜਿਸ ਵਿਅਕਤੀ ਅੰਦਰ ਦ੍ਰਿੜ ਵਿਸ਼ਵਾਸ ਤੇ ਕੁਝ ਕਰ ਗੁਜਰਨ ਦੀ ਭਾਵਨਾ ਹੁੰਦੀ ਹੈ। ਉਹੀ ਬੰਦਾ ਸਫਲ ਹੁੰਦਾ ਹੈ ਅਤੇ ਨਿਰੰਤਰ ਯਤਨਸ਼ੀਲ ਰਹਿਣ ਵਾਲੇ ਵਿਅਕਤੀ ਹੀ ਸਫਲਤਾ ਪਾਉਂਦੇ ਹਨ। ਸਾਡੀ ਜਿੰਦਗੀ

ਤੇ ਸਾਡੇ ਇਰਾਦਿਆਂ ਨੂੰ ਕਮਜੋਰ ਕਰਦੇ ਹਨ ਪਰ ਜੇਕਰ ਸਾਡੇ ਇਰਾਦੇ ਮਜ਼ਬੂਤ ਹਨ ਤਾਂ ਅਸੀਂ ਉਹਨਾਂ ਪੱਥਰਾਂ ਦਾ ਮੁਕਾਬਲਾ ਕਰਦੇ ਹੋਏ ਆਪਣੀ ਮੰਜਿਲ ਦੀ ਤਲਾਸ਼ ਕਰਦੇ ਹਾਂ। Helen Keller ਅਹ Helen Keller ਨੇ ਕਿਹਾ ਹੈ ਕਿ ਉਚ ਆਚਰਣ ਤੇ ਸਖਸ਼ੀਅਤ ਦਾ ਮਾਣ ਅਹ ਨਿਰਮਾਣ ਅਹ ਅਰਾਮ ਨਾਲ ਚੁੱਪ-ਚੁੱਪੀਤੇ ਨਹੀਂ ਹੋ ਸਕਦਾ। ਮੁਸੀਬਤ, ਸੰਕਟ ਅਤੇ ਸਮੱਸਿਆਵਾਂ ਦਾ ਟਾਕਰਾ ਕਰਦਿਆਂ ਹੀ